ਮਤਲਬ ਕੇ ਤੁਸੀਂ ਦੇਖਲੋ ਸੱਤ ਸ਼ੋ ਫ੍ਲੋਪੀਆਂ ਦੀ memory ਇੱਕ CD ਦੇ ਵਿੱਚ ਹੋਣੀ ਸ਼ੁਰੂ ਹੋ ਗਈ

ਸੱਤ ਸੋ ਫ੍ਲੋਪੀਆਂ ਦੀਆਂ memory ਸੱਤ ਸੋ ਨਹੀਂ ਲੇਕਿਨ ਘੱਟੋ ਘੱਟ ਸਾਢ਼ੇ ਛੇ ਸੋ ਫ੍ਲੋਪੀਆਂ

ਜਿੰਨੀ memory ਇੱਕ CD ਆਂਨੀ ਸ਼ੁਰੂ ਹੋ ਗਈ

ਜਦੋਂ ਲੋਕਾਂ ਨੂੰ ਲੱਗਿਆਂ ਵੀ ਇਹਦੇ ਨਾਲ ਨਹੀਂ ਸਰਦਾ

ਫ਼ੇਰ DVD DVD ਡਿਸਕਾਂ ਆਂ ਗਈਆਂ ਅਰ DVD ਆਂ ਗਈਆਂ DVD disk ਆਂ ਗਈ ਹੁਣ DVD ਦੀ memory ਕਿੰਨੀ ਹੁੰਦੀ ਏ ਚਾਰ point ਸੱਤ ਸੋ MB

ਸੱਤ ਸ਼ੋ MBਇਹਦੀ memory ਹੁੰਦੀ ਏ ਹੁਣ ਤੁਸੀਂ ਦੇਖਲੋ ਕਿੰਨੀਆਂ ਫ੍ਲੋਪੀਆਂ

ਸਾਢ਼ੇ ਚਾਰ ਹਜ਼ਾਰ ਫ੍ਲੋਪੀਆਂ ਦੀ ਜਿੰਨੀ memory ਇੱਕ DVD disk ਵਿੱਚ ਆਂ ਗਈ

ਦੇਖਲੋ ਫ਼ੇਰ ਉਸ ਤੇ ਬਾਅਦ ਫ੍ਲੋਪੀਆਂ ਬੰਦ ਸੀਡੀਆਂ ਵੀ ਬੰਦ ਹੋਗੀਆਂ

DVD ਦੇ ਵਿੱਚ ਦੇਖਲੋ ਦੋ ਦੋ ਸ਼ੋ ਗਾਣੇ ਤਿੰਨ ਤਿੰਨ ਸ਼ੋ ਗਾਣੇ DVD disk

MP three ਜਾਂ MP ਕਹਿੰਦੇ ਤੇ ਹਾਂ ਉਹ ਚ ਇੱਕ ਗੱਲ ਹੋਰ ਦੇਖੋ ਅੱਠ ਅੱਠ ਫ਼ਿਲਮਾਂ ਪੈਣ ਲੱਗ ਗਈਆਂ ਹਾਂ ਫ਼ਿਲਮਾਂ ਪੈਂਦੀਆਂ ਤੀਆਂ movies ਵਗੇਰਾ ਅੱਠ ਅੱਠ ਪੇ ਜਾਦੀਆਂ ਉਹਦੇ ਚ

ਜਿਹੜੀ ਘੱਟ time ਦੀ ਏ ਉਹ ਵੱਧ ਦੀ ਪੇ ਜਾਂਦੀ ਏ ਫ਼ੇਰ DVD ਤੋ ਬਾਅਦ pen ਡਰਾਈਵਾਂ ਸ਼ੁਰੂ ਹੋ ਗਈਆਂ

computer ਦੀ ਆਹ ਜਿਹੜੀ ਕਿ ਹੁੰਦੀ ਏ ਜੀ ਆਪਣੀ ਆਹ storage

ਆਪਾਂ ਕਿਉਂਕਿ ਬਹੁਤ ਜਿਆਦਾ data save ਹੁੰਦਾ ਏ

ਦੇਖੋ ਏਹ ਜਿਹੜੇ ਹੁੰਦੇ ਨੇ ਏਹ ਆਪਾਂ ਆਪਣਾ ਉਹਨੂੰ ਆਪਾਂ ਆਪਣੇਂ heart ਦੇ ਹਿਸਾਬ ਨਾਲ use ਕਰ ਸਕਦੇ ਹਾਂ ਥੋੜੀ ਜੀ requirement ਅੱਛਾ ਜੀ ਹੁਣ ਘੱਤੋ ਘੱਟ ਪੰਜ ਸ਼ੋ GB ਤਾਂ ਹਰੇਕ ਏ ਪਾਉਣ ਲੱਗ ਗਿਆ ਪੰਜ ਸ਼ੋ GB ਠੀਕ ਏ ਹੁਣ ਉਸ ਤੋ ਜਿਆਦਾ ਪੰਜ ਸ਼ੋ GB ਤੇ ਬਾਅਦ terabyte ਹਜਾਰ GB

ਦੋ terabyte ਦੋ ਹਜ਼ਾਰ ਦੀ ਤਿੰਨ ਹਜ਼ਾਰ terabyte

ਹਾਂ ਦੇਖੋ ਜਿਹੜੇ office ਵਾਲੇ ਨੇ ਉਹ ਤਾਂ ਘੱਟ ਏ ਰੱਖਦੇ ਨੇ ਉਹਨਾ ਨੇ ਕਿਹੜਾ office ਦੇ ਗਾਣੇ video ਪਾਉਣੇ ਇੱਕ ਫ਼ੋਟੋ ਪਾਉਣੀ ਬਹੁਤੀ ਉਹਨਾ ਦਾ ਕੰਮ ਤੱਕ ਮਤਲਬ ਏਹ

ਉਹ ਤਾਂ ਪੰਜ ਸ਼ੋ GB ਤੱਕ ਵੀ ਸਾਰ ਲਿੱਦੇ ਏ

ਹਾਂਜੀ ਠੀਕ ਏ ਹੁਣ ਜਿਹੜਾ ਘਰਾਂ ਚ ਹੁੰਦੇ ਏ ਲੋਕਾਂ ਨੂੰ ਆਦਤ ਇਹਨੇ ਵਿਆਹ ਦੀਆਂ ਮੂਵੀਆਂ ਵਿੱਚ ਪਾਉਣੀਆਂ

ਫੋਟੋਆਂ ਪਾਈ ਜਾਣੇ ਹਾਂ ਫ਼ੇਰ ਉਹ ਕੀ ਏਹ one terabyte ਪਾਂ ਲਿੰਦੇ ਹਾਂ ਹਜ਼ਾਰ GB ਤੱਕ

ਹਾਂਜੀ ਉਹਦੇ ਕਰਕੇ ਜਿਵੇਂ ਹੁਣ requirement ਵਧੀ ਜਾਂਦੀ ਏ software hardware updated ਹੁੰਦੇ ਜਾਂਦੇ ਹਨ ਠੀਕ ਏ ਅੱਜ ਤੋ ਪੰਦਰਾ ਵੀਹ ਸਾਲ ਆਲੇ ਪੁਰਾਣੇ computer ਦੇਖੋ white color ਦੇ ਹੁੰਦੇ ਸੀ CPU ਪਹਿਲਾਂ monitor ਵੀ ਹੁੰਦੇ ਸੀ TV ਵਰਗੇ monitor ਹੁੰਦੇ ਸੀ ਵੱਡੇ ਵੱਡੇ

ਕਹਿੰਦੇ ਜਿਵੇਂ ਕੰਪਨੀ ਵੀ ਏ ਲੋਕਾਂ ਦੀ ਜੇਬ ਕਹਿ ਤਾਂ ਰਿਹਾਂ ਵੀ ਹੁੰਦੇ ਨਹੀਂ

ਜਦੋਂ ਲੋਕ ਦੋ ਪੈਸੇ ਇੱਕਠੇ ਕਰਦੇ ਏ ਇੱਕ ਨਵਾਂ software ਜਾਂ ਕੁੱਛ computer ਕਰ ਦਿੰਦੀ ਏ

ਆਹ ਜਿਵੇਂ ਸੀਜ਼ਨ ਏ ਆਪਣਾ ਕੁੱਛ ਵੀ ਆਪਣਾਂ ਜਿਵੇਂ ਕੁੱਛ ਕਰਨਾ ਉਹਦਾ ਹਰੇਕ ਚੀਜ ਦਾ ਅਲੱਗ software ਪਾਉਣਾ ਪੈਂਦਾ ਵਿੱਚ ਕੇ window ਪਾਉਣੀ ਪੈਂਦੀ ਏ ਕੋਈ ਵੀ ਮਤਲਬ

software ਆਂ ਉਹ ਤਾਂ ਆਂਮ window ਚ ਵੀ ਚੱਲ ਜਾਂਦੇ ਏ

ਜ਼ੇ ਕੋਈ ਵੱਡਾ ਏ software ਏ ਕੋਈ ਕੰਪਨੀ software ਏ ਉਹਦੇ ਵਾਸਤੇ ਤੁਹਾਨੂੰ ਕਿ ਏ window ਵੀ ਅਲੱਗ ਪਵਾਉਣੀ ਪਹੁਗੀ

ਜਿਵੇਂ ਕੰਪਨੀ ਦੀ requirement ਏ

ਤੁਹਾਨੂੰ ਕੰਪਨੀ ਵਾਲੇ ਦੱਸਣ ਗਏ ਵੀ ਤੁਸੀਂ ਆਂ window ਪਹਾਹੋ ਜ਼ੀ ਇਸ ਦੇ ਵਿੱਚ ਏਹ software ਪਾਉ

ਆਪਾਂ ਆਪ ਨਹੀਂ ਕਰ ਸਕਦੇ ਵੀ ਆਪ ਖ਼ਰੀਦ ਲਿਆ ਪਾਂ ਲਿਆ ਉਹ ਨਹੀਂ

ਜ਼ੇ ਤੁਸੀਂ ਕੋਈ company ਦਾ ਕੰਮ ਕਰਨਾ ਤਾਂ ਪਹਿਲਾਂ ਤੁਹਾਨੂੰ company ਵਾਲੇ ਤੋ ਪੁੱਚਣਾ ਪਹੁਗਾ ਅੱਛਾ

ਉਹ ਕੋਈ software ਪਾਇਆ ਹੁੰਦਾ ਉਹਨਾ ਦੇ ਉਹਦੇ ਚ

ਅੱਛਾ ਉਹ ਮਤਲਬ ਆਪਾਂ ਜਿਵੇਂ ਉਹ ਬਾਜ਼ਾਰ ਤੋ ਮਿਲਦਾ ਕਿਵੇਂ ਉਹ ਤੇ company ਨਾਲ ਏਹ direct ਕਰਨਾ ਪੈਂਦਾ

ਏਹ ਤਾਂ ਆਂਮ software ਨੇ ਜਿੱਦਾ ਛੋਟੇ shop ਵਗੇਰਾ ਏਹ ਤਾਂ ਤੁਸੀਂ ਘਰ ਆਪ ਵੀ ਲੈਕੇ ਪਾਂ ਸਕਦੇ ਹੋ

ਹਾਂ ਉਹਨਾ ਦਾ ਫ਼ਿਰ ਤਾਂ ਆਪਣਾ ਹਉਗਾ ਨਾ ਜੋ ਉਹਨਾ ਦੇ ਕੰਮ ਨਾਲ related

ਕੰਮ ਕਰਨਾ ਏ ਕੁੱਛ ਕਰਨਾ ਏ ਉਹਦੇ ਵਾਸਤੇ ਤੁਹਾਨੂੰ ਕੀ ਏਹ ਬਾਜ਼ਾਰ ਤੋ ਇੱਕ software ਲੈਲੋ shop ਦਾ graphic graphical photo ਉਹ ਤੇ ਤੁਸੀਂ ਘਰ ਲੈਕੇ ਤੁਸੀਂ ਆਪ ਏ ਪਾਂ ਸਕਦੇ ਹੋ ਉਹਨੂੰ install ਕਰਲੋ ਏਹ ਹਾਂ ਤੁਸੀਂ ਆਪ ਲੈਕੇ ਆਪ ਉਹਨੂੰ ਪਾਂ ਲਵੋ ਆਪਣਾਂ ਕੰਮ ਕਰੀ ਜਾਵੋ ਇੱਕ ਜਿਹੜੇ ਏਹ ਕਹਿ ਦਿੰਨੇ ਏਹ ਆਹ ਮਹੀਨੇ ਦਾ ਏਨਾ rent ਵੀ ਦੇਣਾ ਪੈਂਦਾ ਜਾਂ ਕੋਈ ਸਾਲ ਦਾ ਹੁੰਦਾ ਵੀ

ਮੈਂ ਸੁਣਿਆ ਵੀ ਭਾਈ ਮੈਨੂੰ ਪੱਚੀ ਹਜ਼ਾਰ ਲੱਗਿਆ ਏਹ ਇੱਕ ਸਾਲ ਹੈ ਏਹ ਸਾਲ ਬਾਅਦ ਫ਼ਿਰ ਦੇਣਾ ਪਹੁਗਾ

ਅੱਛਾ ਆਹ ਜਿਹੜਾ ਤੁਸੀਂ ਪੁਰਾਣੇ feature ਵਿੱਚ ਕੰਮ ਕਰਨਾ ਏ ਜਿਹੜੇ ਪੁਰਾਣੇ company ਦੇ software ਵਿੱਚ ਕਹਿ ਦਿੰਨੇ ਵੀ ਉਹਦੇ ਆਪਣੀ application ਆਂ ਉੰਨੀ ਜਾਂ ਕੁੱਛ ਕੁੱਛ use ਕਰਨੀ ਏ ਪੁਰਾਣੀ

ਅੱਛਾ ਅੱਛਾ ਹਾਂ ਹੁਣ ਜਿਵੇਂ ਤੁਸੀਂ ਇੱਕ software ਲੈ ਲਿਆਂ company ਨੇ ਉਹਨੂੰ ਕਿ ਏ ਉਹਨੂੰ update ਕਰਤਾ ਠੀਕ ਏ ਜ਼ੇ ਤੁਸੀਂ ਸਾਲ ਬਾਅਦ ਤੁਸੀਂ ਦੁਆਰਾ ਦੁਆਰਾ ਫ਼ੇਰ ਉਹਨੂੰ update ਕਰਨਾ ਚਾਹੁੰਦੇ ਹੋ ਵੀ ਹਾਂਜੀ company ਨੇ ਕਿਹਾ ਪਤਾ ਕੋਈ ਨਵਾਂ feature ਪਾ ਦਿੱਤੇ ਹੋਣ ਉਹ ਚ ਫ਼ੇਰ ਉਹ ਮਤਲਬ ਉਹਦਾ

update ਕਿ ਏ ਥੋੜੇ ਜ਼ੇ purchase ਕਰਾਉਣੇ ਪੈਣੇ ਏ online package ਠੀਕ ਏ ਨਾ ਕਰਾਦੋ ਦੇਦੋ ਉਹਨਾ ਨੂੰ

ਤੁਹਾਡਾ software update ਕਰ ਦੇਣਾ ਨਵੇਂ ਨਵੇਂ feature ਉਹਦੇ ਚ ਆਂ ਜਾਂਦੇ ਏ

ਇੱਕ ਤਰ੍ਹਾਂ ਹੁੰਦਾ computer ਜਿਵੇ ਤੁਸੀਂ requirement ਆਂ ਨਾ ਆਪਾਂ ਉਸੇ ਹਿਸਾਬ ਨਾਲ ਚਲਾ ਸਕਦੇ ਹਾਂ ਉਹਨੂੰ

ਹਾਂ ਜੇ ਤੁਸੀਂ ਘਰ ਵਾਸਤੇ ਲੈਣਾ ਤਾਂ normal ਜਿਵੇਂ ਮਰਜੀ ਕਰਲੋ

ਜ਼ੇ ਤੁਸੀਂ company ਦਾ ਕੋਈ ਕੰਮ ਏ ਕਰਨਾ bigness ਵਾਸਤੇ ਕਰਨਾ

ਉਹਦੇ ਕਿ hardware ਹੋਣਾ ਚਾਹੀਦਾ ਨਾ ਏਹ ਦੇਖਣਾ ਪੈਣਾ ਅੱਛਾ

ਦੱਸਾ ਅੱਗੇ ਆਪਾਂ ਨੂੰ ਸਿਖਣ ਨੂੰ ਮਿਲਣ ਗਈਆਂ ਕੁੱਛ ਤੁਹਾਨੂੰ ਪਤਾ ਲੱਗੂਗਾ

ਪਤਾ ਲੱਗਿਆ ਹੋਣਾ ਮੇਰਾ ਵੀ mind fresh ਹੋਗਿਆ ਹੈਨਾ sharp ਹੋ ਜਾਂਦਾ ਏ

ਕੀ ਏ ਬੰਦਾ ਭੂਲੀ ਜਾਂਦਾ ਪੁਰਾਣੀਆਂ ਚੀਜਾਂ ਨਵੀਂ ਨਵੀਆਂ ਨਵੀਆਂ technology ਨਵੀਂ ਚੀਜਾਂ ਜਾਗ ਰਹੇਨੇ ਪੁਰਾਣੀਆਂ ਭੁੱਲੀ ਜਾਂਣੇ ਹਾਂ ਆਪਾਂ ਏਹ ਤਾਂ ਹੈ

ਹਾਂਜੀ, ਭਾਜੀ ਕੀ ਹਾਲ ? ਬਸ ਭਾਜੀ ਵਧੀਆ. ਤੁਸੀਂ ਸੁਣਾਓ? ਬਸ ਮੈਂ ਵੀ ਵਧੀਆ ਜੀ. ਹੋਰ ਘਰ ਸਭ ਵਧੀਆ ਨੇ? ਘਰ ਸਾਰੇ ਹੀ ਠੀਕ-ਠਾਕ ਜੀ, ਤੁਸੀ ਸਣਾਓ ਤੁਹਾਡਾ ਘਰ- ਪਰਿਵਾਰ ਠੀਕ ਹੈ ਜੀ? ਹਾਂਜੀ, ਭਾਜੀ ਬਿਲਕੁਲ ਵਧੀਆ ਸਾਰੇ ਠੀਕ-ਠਾਕ ਨੇ ਜੀ.

ਭਾਜੀ, ਉਹ ਵੀ ਬਹੁਤ ਵਧੀਆ ਹੈ, ਬਹੁਤ ਅਅ cute ਜਿਹਾ puppy ਹੈ ਉਹ. 'ਤੇ ਦਿਲ ਲਾਈ ਅਅ, ਲਾਈ ਰਖਦਾ ਏ ਸਭ ਦਾ ਘਰ ਦੇ ਅੰਦਰ. ਬਹੁਤ ਵਧੀਆ ਭਾਜੀ. ਚਲੋ ਵਧੀਆ ਭਾਜੀ. ਕੀ ਨਾਂ ਕਿ ਰੱਖਿਆ ਭਾਜੀ puppy ਦਾ? ਭਾਜੀ, ਨਾਮ ਅਅ browny ਰੱਖਿਆ ਹੈ. browny ਨਾਮ ਰੱਖਿਆ ਹੈ? ਵਾਹ ਭਾਜੀ ਕਮਾਲ ਦਾ ਨਾਮ ਹੈ ਜੀ browny. ਨਾਮ, ਬਸ ਜੀ ਅਅ ਇੱਕ ਦਮ ਹੀ ਦਿਮਾਗ 'ਚ ਆਇਆ ਸੀ 'ਤੇ ਮੈਂ ਕਿਹਾ ਚਲੋ ਇਹੀ ਨਾਮ ਦੇ ਦਿੰਦੇ ਹਾਂ browny, browny.

ਅੱਛਾ ਭਾਜੀ ਮੈਂ ਨਾ ਤੁਹਾਨੂੰ call ਅਅ ਇਸ ਕਰਕੇ ਕੀਤਾ ਹੈ. ਮੈਂ ਨਾ ਘਰ ਵਾਸਤੇ ਇੱਕ computer ਲੈਣਾ ਹੈ. ਅੱਛਾ ਜੀ.

'ਤੇ ਮੈਂ ਤੁਸੀਂ ਕੰਮ ਕਰਦੇ ਹੋ computer ਦਾ ਹੀ ਨਾ?

'ਤੇ ਮੈਂ ਕਿਹਾ ਚਲੋ ਤੁਹਾਡੇ ਤੋਂ ਇੱਕ ਸਲਾਹ ਲੈ ਲਵਾਂ ਕਿ ਕਿਹੜਾ computer ਅਅ ਠੀਕ ਰਹੇਗਾ 'ਤੇ ਘਰ ਵਾਸਤੇ.' ਅਅ ਕਿੰਨੇ ਕ ਪੈਸਿਆਂ ਦੇ ਵਿੱਚ computer ਬਣ ਜਾਂਦਾ ਹੈ 'ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਇੱਕ ਵਾਰੀ ਸਲਾਹ ਜਿਹੜੀ ਹੈ. ਉਹ ਮੈਂ ਲੈ ਲਾਵਾਂ. ਦੇਖੋ ਜੀ, ਮੈਂ ਸਲਾਹ ਦੇ ਨਾਲ-ਨਾਲ ਤੁਹਾਨੂੰ computer ਵੀ ਦੇਣਾ ਹੈ. ਬਿਲਕੁਲ ਭਾਜੀ ਤੁਹਾਡੇ ਕੋਲੋਂ ਹੀ computer ਲੈਣਾ ਹੈ, ਕਿਉਂਕਿ ਤੁਸੀਂ. ਅਅ ਬਹੁਤ ਦਫ਼ਤਰਾਂ ਦੇ ਵਿਚ, ਸਕੂਲਾਂ ਦੇ ਵਿਚ 'ਤੇ ਘਰਾਂ ਦੇ ਵਿੱਚ ਵੀ ਤੁਸੀਂ computer ਲਗਵਾਏ ਨੇ. ਮੈਨੂੰ ਪਤਾ ਹੈ. 'ਤੇ ਮੇਰੇ ਕੁਝ ਸੱਜਣ-ਮਿੱਤਰ ਸੀ, ਜਿਹੜੇ ਜਿੰਨ੍ਹਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਹੈ ਕਿ ਭਾਜੀ ਬਹੁਤ ਵਧੀਆ ਕੰਮ ਕਰਦੇ ਨੇ 'ਤੇ ਤੁਹਾਨੂੰ ਇੱਕ. ਅਅ Reasonable rate ਦੇ ਉਪਰ ਨਾ ਉਹ ਤੁਹਾਨੂੰ computer ਬਣਾ ਦੇਣਗੇ ਤੁਸੀਂ ਉਨ੍ਹਾਂ ਦੇ ਨਾਲ ਇਕ ਵਾਰੀ ਗੱਲ ਕਰੋ ਤੇ ਮੈ ਸੋਚਿਆ ਮੈ ਕਿਹਾ ਚਲੋ. ਤੁਸੀਂ ਘਰ ਦੇ ਬੰਦੇ ਵੀ ਹੋ ਨਾਲੇ ਕਾਫ਼ੀ time ਤੋਂ ਅਅ ਸਾਨੂੰ ਜਾਂਦੇ ਵੀ ਹੋ 'ਤੇ ਮੈ ਕਿਹਾ ਚਲੋ ਭਾਜੀ ਨਾਲ ਸਲਾਹ ਕਰ ਲੈਂਦੇ ਹਾਂ 'ਤੇ ਭਾਜੀ ਤੋਂ ਲੇ ਵੀ ਲਵਾਂਗੇ computer ਅਸੀਂ. ਜੀ ਭਾਜੀ. thank you ਭਾਜੀ ਤੁਸੀਂ ਅਅ 'ਤੇ ਦੱਸੋ ਭਾਜੀ ਤੁਹਾਨੂੰ ਅਅ ਕਿਹੜਾ ਆਪਣਾ system ਜਾਂ computer ਚਾਹੀਦਾ ਕਿ laptop ਚਾਹਿਦਾ ਤੁਹਾਨੂੰ? ਅਅ ਭਾਜੀ ਪਹਿਲਾਂ ਤੁਸੀ ਮੈਨੂੰ ਨਾ ਇੱਕ ਚੀਜ਼ ਸਮਝਾਓ ਕਿ laptop ਘਰ ਵਾਸਤੇ ਠੀਕ ਰਹਿੰਦਾ ਹੈ? ਅਅ ਜਾਂ ਫਿਰ ਅਅ ਅਅ computer ਠੀਕ ਰਹੇਗਾ? ਦੇਖੋ ਜੀ, ਘਰ ਵਾਸਤੇ ਤਾਂ ਅਅ computer ਹੀ ਠੀਕ ਹੈ ਜੀ, ਅਗਰ ਤੁਸੀਂ ਅਅ ਜਿਵੇਂ laptop ਤੁਸੀਂ ਕਿਤੇ ਅਅ ਅਅ ਕਿਤੇ ਜਿਵੇਂ. ਲੈ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਜਾਂ carry ਕਰ ਸਕਦੇ ਹੋ ਤਾਂ laptop best ਹੈ ਅਗਰ ਤੁਸੀ ਆਪਣਾ ਘਰ ਦੇ ਵਿੱਚ ਅਅ ਰੱਖਣਾ ਚਾਉਣੇ ਹਾਂ computer ਠੀਕ ਹੈ ਉਹ ਇੱਕ side 'ਤੇ. Table computer ਤੇ ਪਿਆ ਰਹੇਗਾ ਜੀ. ਅੱਛਾ ਜੀ. ਸਮਝ ਗਿਆ ਪਰ ਕੰਮ ਜਿਹੜਾ ਉਹ ਭਾਜੀ ਸਾਡਾ ਜਿਹੜਾ ਹੈ ਉਹ ਘਰ ਬੈਠ ਕੇ ਹੀ ਹੋਣਾ ਹੈ. 'ਤੇ ਬਾਕੀ ਅਸੀਂ ਘਰ ਵਾਸਤੇ ਹੀ prefer ਕਰ ਰਹੇ ਹਾਂ ਕਿ ਘਰ ਦੇ ਵਿੱਚ ਹੀ ਰਵੇ ਅਅ computer. 'ਤੇ ਬਾਕੀ ਜੇ ਆਪਾਂ ਇੱਕ-ਦੋ ਜਗ੍ਹਾ ਜਾਣਾ ਵੀ ਹੋਇਆ ਬਾਹਰ ਕਿਤੇ.ਤੇ ਓਹਦੇ ਵਾਸਤੇ ਫਿਰ ਆਪਾਂ ਤੁਹਾਡੇ ਕੋਲੋਂ laptop ਵੀ ਲੈ ਲਵਾਂਗੇ.